ਹੋਰ ਗੱਲਬਾਤਾਂ ਚ ਗੱਲਬਾਤਾਂ ਠੀਕ ਵੀਰ ਮੋਟਰਸਾਈਕਲ ਯਾਰ ਵੇਚ ਦੇਣਾ ਆਪਣੇ ਵਾਲਾ

ਹਾਲੇ ਚਾਰ ਸਾਲ ਚਲਾ ਲਿਆ ਹੁਣ ਰਹਿੰਦਾ ਨਵਾਂ ਲਈਏ ਹਮ ਕਿੰਨੇ ਕੁ ਦਿਨ ਤੱਕ ਵੇਚਣਾ ਦੇਖ ਲਈ ਆਪਣੇ ਹਿਸਾਬ ਨਾਲ ਕਿਹਨੇ ਲੈਣਾ ਕਿਹਨੇ

ਠੀਕ ਆ

ਪੰਤਾਲੀ ਕੁ ਹਜ਼ਾਰ ਰੁਪਈਆ ਦਵਾ ਦੀ ਤੈਨੂੰ ਪਤਾ ਮੋਟਰਸਾਈਕਲ ਕਿੇਨੇ ਮਹਿੰਗੇ ਹੋਏ ਹਾ।

ਹੁਣ ਤੇ ਮੈਂ ਟਾਇਰ ਟਿਊਬ ਵੀ ਨਵਾਂ ਪਵਾਇਆ ਵਾ। ਦੱਸ ਬਾਰਾਂ ਦਿਨ ਹੋਏ ਟਾਇਰ ਟਿਊਬ ਪਵਾਏ ਨੂੰ ਆਹ

ਆਹੋ ਕਰ ਲਈ ਪੁੱਛ ਲਈ ਕੋਈ ਗੱਲ ਨਹੀ।

ਵਧੀਆ ਯਾਰ ਮੋਟਰਸਾਈਕਲ ਦੀ ਮੇਰੀ ਗਾਰੰਟੀ ਮੋਟਰਸਾਈਕਲ ਚ ਕੋਈ ਕੰਪਲੇਟ ਹੈ ਨਹੀ ਹੈ। ਜਿੱਥੋਂ ਮਰਜੀ ਬਾਕੀ ਤੂੰ ਚੈੱਕ ਵੀ ਕਰਵਾ ਸਕਦਾ ਆ।

ਦੱਸਦੀ ਕੋਈ ਨਹੀ। ਲੈਣਾ ਹੁੰਦਾ ਵਾਧਾ ਘਾਟਾ ਕਰ ਲਾਂ ਗੇ ਕੋਈ ਨਹੀ ਪੰਜ ਸੌ ਹਜ਼ਾਰ ਰੁਪਈਆ ਕਰਾਂ ਲਾ ਗੇ ਉੱਤੇ ਥੱਲੇ

ਤੁਸੀ ਲੈ ਲੋ ਤੁਸੀਂ ਜੇ ਲੈਣਾ ਨਹੀ ਪੁੱਛ ਲਾਂਗੇ ਜਾਂ ਡੈਡੀ ਨੂੰ ਹਮ ਆਹੋ ਪੁੱਛੇ ਕੇ ਦੱਸਦੀ ਕੋਈ ਨਹੀ। ਉਹਨੇ ਕਿੱਥੇ ਖਰਚਨੇ ਯਾਰ ਏਨੇ ਪੈਸੇ

ਪਤਾ ਨਹੀ ਉਹਨੂੰ ਪੁੱਛਗਾਂ ਭਰਾ ਮੈਂ ਡੈਂਡੀ ਨੂੰ ਅੱਜ ਆਹੋ ਚੱਲ ਪੁੱਛ ਲੀ ਆਹੋ ਜੇ ਨਾਲ ਹੋਵੇ ਮਾਮੇ ਹੋਣਾਂ ਨੂੰ ਪੁੱਛਦਾ ਜੇ ਉਹਨੇ ਲੈ ਲੈਣਾ ਵਾ।

ਯਾਰ ਮੋਟਰ ਸਾਈਕਲ ਆ ਮਾੜਾ ਪਿਆ ਭੈਣ ਇਹ ਤਾਂ ਕਿਸੇ ਕੰਮ ਦਾ ਨਹੀਂ ਹੈਗਾ

ਇਹ ਤਾਂ ਕਿਸੇ ਕੰਮ ਦਾ ਨਹੀ ਹੈਗਾ ਤੈਨੂੰ ਪਤਾ ਹੀ ਆ।

ਯਾਰ ਮੋਟਰਸਾਈਕਲ ਥੋੜ੍ਹੇ ਜਿਹੇ ਸਹੀ ਹੋਏ ਨਾ ਬੰਦੇ ਨੇ ਵਨਡੇ ਵਨੁਡਏ ਵੀ ਜਾਣਾ ਹੁੰਦਾ ਹੈਨਾ ਦੇਖਣ ਚ ਵੀ ਥੋੜ੍ਹਾ ਸਹੀ ਲੱਗੇ। ਵਾਕਿਆਂ ਵੀ ਪ੍ਰਾਹੁਣਾ ਆਇਆ ਮੁੰਡਾ ਤੇ ਸਹੀ ਆ ਮੋਟਰਸਾਈਕਲ ਉਹ ਕੀ ਫਾਇਦਾ ਜੇ ਲਾਇਟ ਨਾ ਜਗਦੀ ਹੋਵੇ ਤੇ ਸਟਾਰਟ ਨਾ ਛੇਤੀ ਹੋਵੇ ਹਾਂ ਮੋਟਰਸਾਈਕਲ ਉਹ ਹੋਣਾ ਚਾਹੀਦਾ ਦੇਖੇ ਤੇ ਪਹਿਲੀ ਕਿੱਕ ਤੇ ਸਟਾਰਟ ਹੋ ਜਾਵੇ

ਨਜ਼ਾਰਾ ਵੀ ਫੇਰ ਆਉਂਦਾ ਵਾ ਬਿਲਕੁੱਲ ਬਿਲਕੁੱਲ ਇਹ ਤਾਂ ਗੱਲ ਠੀਕ ਕਹੀ

ਜੇ ਸਟਾਰਟ ਨਾ ਹੋੇਏ ਕਿੱਕਾਂ ਮਾਰੀ ਜਾਈਏ ਫੇਰ

ਸਹੀ ਗੱਲ ਸਹੀ ਗੱਲ ਹੈ

ਵਿਕਾ ਯਾਰ ਮੇਰਾ ਮੋਟਰਸਾਈਕਲ ਵਿਕਾ ਦਿੰਦੇ ਹਾਂ ਪੁੱਛਣਾ ਪੁੱਛੁ ਭਰਾ ਮਾਮੇ ਨੂੰ

ਜੇ ਆਪ ਲੈਣਾ ਹੋਊ ਤਾਂ ਵੀ ਦੱਸ ਦੇਈ

ਯਾਰ ਉਹਨੇ ਕਿੱਥੇ ਖਰਚਨੇ ਏਨੇ ਪੈਸੇ ਆਹ ਚੱਲ ਪੁੱਛ ਕੇ ਵੇਖ ਲਈ

ਆਹੋ ਉਦੋਂ ਪੁੱਛ ਲੂਗਾਂ ਮੈਂ

ਉਦਾਂ ਪੁੱਛੁਗਾਂ ਮੈਂ ਕਿ ਹਾਂ ਫੇਰੇ ਮਾਮਾ ਤਾਂ ਹੈ ਹੀ ਉਹਨੇ ਲੈ ਲੈਣਾ। ਕਿਉਂਕਿ ਉਹਦਾ ਕੰਮ ਸਹੀ ਹੈ। ਲੱਕੜ ਲਕੱੜੁ ਦਾ ਕੰਮ ਕਰਦਾ ਹੀ ਉਹ। ਆਪਣਾ ਕੰਮ ਕਰਦਾ ਵਾ

ਚੱਲ ਪੁੱਛ ਕੇ ਤੇ ਮੇਰਾ ਵੀਰ ਦੱਸ ਦੇਹੀ ਉਹਨੂੰ ਕੋਈ ਨਹੀਂ ਦੱਸ ਦਿਓੁ ਮੈਂ ਤੈਨੂੰ

ਮੈਂ ਤੈਨੂੰ ਕੱਲ ਕ ਪਰਸੋਂ ਵੀ ਕਿਹਾ ਸੀ ਵੇਖੀ ਯਾਰ ਕਿਤੇ

ਹਾਂ ਯਾਰ ਚਾਰ ਹਜ਼ਾਰ ਤੱਕ ਦੇ ਦਿੰਦੇ ਉਹਨਾਂ ਨੇ ਦਿੰਦੇ ਮਹਿਗੇ ਹੈਨਾ

ਸਾਢੇ ਸਾਢੇ ਤਿੰਨ ਸੌ ਦੀ ਮੁਰਗੀ। ਕਦੇ ਚਾਰ ਸੌ ਦੀ ਮੁਰਗੀ ਦਿੰਦੇ ਸੀ ਉਹ ਤੇ ਪੰਜ ਸੌ ਕਦੇ ਛੇ ਸੌ ਦਾ ਕੁੱਕੜ ਦਿੰਦੇ ਸੀ ਉਹ ਨਹੀਂ ਪੱਕਾ ਮੈਨੂੰ ਪਤਾ ਕਰਕੇ ਦੱਸੀ ਨਾ। ਖਰੇ ਵਾਲੀ ਗੱਲ ਨਾ ਵਿੱਚ ਲੈਣ ਦੇਵੇ। ਖਰੇ ਜਿੰਨੇ ਦੇ ਦਿੰਦੇ ਆ ਪੁੱਛ ਕੇ ਮੈਨੂੰ ਦੱਸੀ ਕਿੇਨੇ ਦੀ ਮੁਰਗੀ ਦਿੰਦੇ ਸੀ ਤੇ ਕਿੇਨੇ ਦਾ ਮੁਰਗਾ ਦਿੰਦੇ ਆ ਜੇ ਅੱਠਾਂ ਤਾਹਾਂ ਜਾਣਿਆਂ ਦਾ ਝੁੰਡ ਹੈਗਾ ਤੇ ਉਹ ਦਵਾ। ਤੁਹਾਡਾ ਕੰਮ ਕਦੋਂ ਕਾ ਮੁੱਕਣਾ ਵਾ

ਤੁਹਡਾ ਕੰਮ ਪਲੱਸਤਰ ਦਾ ਕਦੋਂ ਕੁ ਮੁੱਕਣਾ ਵਾ ਮੈਂ ਤੇ ਬੱਸ ਫਰੀ ਆ। ਸਾਡੇ ਚਾਰ ਪੰਜ ਵਜੇ। ਪੰਜ ਕੁ ਵਜੇ ਕਰ ਦਿੰਦੇ ਛੁੱਟੀ

ਸਾਡਾ ਵੀ ਬੱਸ ਥੋੜ੍ਹਾ ਜਿਹਾ ਰਹਿ ਗਿਆ। ਤੁਹਾਡਾ ਤੇ ਫੇਰ ਚੱਲਦੇ ਆ

ਚੱਲ ਕੋਈ ਨਹੀ ਮੈਂ ਤੇਰੇ ਨਾਲ ਚੱਲ ਜਊਗਾਂ ਮੋਟਰਸਾਈਕਲ ਹੈਗਾ ਮੋਰੇ ਕੋਲ

ਆਹੋ ਵੀਰ ਨਾਲ ਫੇਰ ਕਰਵਾ ਦੀ ਗੱਲ ਮੇਰੀ ਤੇ ਪੁੱਛਾ ਲਾਂ ਗੇ

ਓਏ ਪੁੱਛਾਲਾਂ ਗੇ

ਇੱਕ ਮੇਰੇ ਕੋਲ ਟੀ. ਵੀ ਹੈਗਾ ਉਹ ਮੈਂ ਵੇਚਣਾ ਯਾਰ

ਹਜ਼ਾਰ ਪੰਦਰਾਂ ਸੌ ਬਾਰ ਸੌ ਜਿੰਨੇ ਜਿੰਨੇ ਪੈਸੇ ਮਰਜੀ ਦਵਾ ਦੀ

ਹਮ ਪਰ ਹਜ਼ਾਰ ਕੁ ਰੁਪਈਆ ਦਵਾ ਦੀ ਘੱਟੋ ਘੱਟ

ਆਹੋ ਕੱਲਾ ਟੀ. ਵੀ ਵੱੱਡਾ ਵਾ

ਦਵਾਂਦਾ ਗੇ ਦਵਾਂਦਾ ਗੇ ਜਤਿਨ

ਹੁਣ ਮੈਂ ਕੀਤਾ ਯਾਰ ਮੈਨੂੰ ਪਠਾਨਕੋਟ ਵੀ ਕਹਿਣਡਏ, ਗੁਰਦਾਸਪੁਰ ਵੀ ਕਹਿਣਡਏ

ਪਠਾਨਕੋਟ ਫੇਰ ਉੱਥੇ ਰਹਿਣਾ ਪੈਣਾ ਮੈਨੂੰ ਦਿਨ ਰਾਤ ਤੈਨੂੰ ਕੰਮ ਜ਼ਿਆਦਾ ਯਾਰ ਰਾਤ ਤੇ ਦੋਵਾਂ ਜਗਾਂ ਰਹਿਣਾ ਪੈਣਾ ਗੁਰਦਾਸਪੁਰ ਵੀ ਤੇ ਪਠਾਨਕੋਟ ਵੀ ਅੱਛਾ

ਪਠਾਨਕੋਟ ਵੀ ਰਹਿਣਾ ਪੈਣਾ ਤੇ ਗੁਰਦਾਸਪੁਰ ਵੀ ਰਹਿਣਾ ਪੈਣਾ ਇਹ ਕੰਮ ਔਖਾ ਹੋਣਾ ਫੇਰ ਤੁਹਾਡਾ

ਕਿਉਕਿ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਰਾਤ ਦੇ ਗਿਆਰਾਂ ਵਜੇ ਤੱਕ ਹੈ ਡਿਊਟੀ

ਜਿੱਥੇ ਮੈਂ ਤੁਹਾਨੂੰ ਕਿਹਾ ਸੀ ਉੱਥੇ ਪੁੱਛ ਲਾਂ ਗੇ ਜਗ੍ਹਾ ਆਹੋ ਉੱਥੇ ਪੁੱਛ ਲਾਂਗੇ ਸਾਮਾਂ ਨੂੰ ਜਾਵਾਂਗੇ ਆਹੋ ਨਾਲ ਉਹਨੂੰ ਨਿੰਦਰ ਨੂੰ

ਆਜੀ ਓਧਰੋ ਨੂੰ ਪਿੰਡ ਸਾਡੇ ਫੇਰ ਪੁੱਛਲਾਂਗੇ

ਮੋਟਰਸਾਈਕਲ ਲੈ ਕੇ ਮੈਂ ਤੁਹਾਡੇ ਇਧਰ ਨੂੰ ਆ ਜਊ ਘਰ ਵੱਲ ਨੂੰ ਆ ਜਾਇਓ ਆ ਜਾਇਓ ਮੈਂ ਘਰੇ ਹੋਣਾ ਵਾ

ਆਹੋ

ਹੋਰ

ਆਹੌ ਕਾਦੀਔ ਡੈਡੀ ਜਾਂਦਾ ਵੇਖਣ ਆ ਚੱਲ